ਫ਼ੇਰ ਇੱਕਦਮ light ਭੱਜ ਗਈ ਮੱਛਰ ਆ ਗਏ ਬਹੁਤ ਬੂਰਾ ਹਾਲ ਏ ਤੇ ਹੁਣ ਪੱਖਾ ਚਲਾਉਦੇ ਹਾਂ ਤਾਂ ਠੰਡ ਲੱਗਦੀ ਏ ਪੱਖਾ ਬੰਦ ਕਰਦੇ ਹੈਗੇ ਤਾਂ ਗਰਮੀ ਲੱਗਦੀ ਹੈਗੀ ਏ ਸਮਝ ਨਹੀਂ ਆਦੀ ਬੰਦ ਕਰੀਏ ਕੇ ਚਲਾਈਏ

ਹੁਣ ਤਾਂ ਬਹੁਤ ਬੂਰਾ ਹਾਲ ਹੋਇਆ ਪਇਆ ਹੈ ਫਸਲਾਂ ਕਾਹਤੇ ਖ਼ਰਾਬ ਫ਼ਸਲਾਂ

ਕਦੇ ਮੀਹ ਆ ਰਿਹਾ ਕਦੇ ਧੁੱਪ ਆ ਰਹੀ ਏ

ਨਹੀਂ ਗਰਮੀ ਚ ਤਾਂ ਐਹ ਹੁੰਦਾ ਨਾ ਵੀ ਚਲੋਂ collar ਜਾ ਪੱਖਾ ਚਲਾਕੇ ਸੋਣਾ ਏ ਜਾ AC ਚ ਬੰਦਾ ਚੁੱਪ ਕਰਕੇ ਸੋ ਜਾਂਦਾ ਏ ਇੱਕੋ ਵਾਰੀ

ਹੁਣ ਇਹ ਮੋਸਮ ਹੀ ਇੱਦਾਂ ਦਾ ਹੈ ਕੀ ਸਮਝ ਹੀ ਨਹੀਂ ਆਂਦੀ ਪਈ ਕੀ ਹੋ ਰਿਹਾ ਹੈਗਾ ਗਰਮ ਕੱਪੜੇ ਪਾ ਲੈਂਦੇ ਹਾਂ ਤਾਂ ਖਾਰਿਸ਼ ਹੋਣ ਲੱਗ ਜਾਂਦੀ ਹੈ ਵੀ ਉਤਾਰੀਏ ਤਾਂ ਥੋੜੀ ਦੇਰ ਬਾਅਦ ਘਬਰਾਹਟ ਹੋਣ ਲੱਗ ਜਾਂਦੀ ਹੈ

ਤੇ ਜੇ ਉਤਰਦੇ ਹਾਂ ਤਾਂ ਠੰਡ ਲੱਗ ਅਮ ਲੱਗਦੀ ਹੈਗੀ ਹੈ ਹੁਣ ਤਾਂ ਗਰਮੀ ਓ ਠੀਕ ਲੱਗਦੀ ਹੈ ਗਰਮੀ ਚ ਠੀਕ ਹੈ ਬਹੁਤ ਵਧੀਆ ਗਰਮੀ ਚ

ਹਾਂ ਜਿਵੇਂ ਗਰਮੀ ਚ ਮਤਲਬ ਕੇ ਏਵੇਂ ਤਾਂ ਹੈ ਪੱਖੇ ਨੀਚੇ ਬੈਠ ਜੋ ਆਜੋ ਪੱਖੇ ਨੀਚੇ ਬੈਠ ਜੋ ਸਰਦੀ ਚ ਕਿਆ ਕਰੋ ਸਰਦੀ ਚ ਰਜਾਈਆਂ ਲੈ ਲੈਕੇ ਵੀ ਦੋ ਦੋ ਤਿੰਨ ਤਿੰਨ ਰਜਾਈਆਂ ਲੇਕੇ ਫ਼ੇਰ ਵੀ ਨੀ ਹੁੰਦਾ ਕੁੱਝ ਤੇ ਗਰਮੀ ਵਿੱਚ ਤੁਹਾਨੂੰ ਏਵੇਂ ਨੀ ਲੱਗਦਾ ਵੀ ਮੱਛਰ ਜਿਆਦਾ ਆ ਜਾਂਦੇ ਆ

ਲਾਈਟਾਂ ਦੇ cut ਵੀ ਬਹੁਤ ਜਿਆਦਾ ਹੋ ਜਾਂਦੇ ਨੇ ਲਾਇਟ dim ਵੀ ਹੋ ਜਾਂਦੀ ਹੈ ਤੁਹਾਡੇ ਨੀ ਹੁੰਦਾ ਹੈਗਾ ਇਸ ਤਰ੍ਹਾਂ ਨਹੀਂ ਸਾਡੇ inverter ਹੈਗਾ ਨਾ ਉਹਦੇ ਕਰਕੇ ਕੁੱਛ ਨੀ ਪਤਾ ਲੱਗਦਾ ਲਾਇਟ ਆਉਣ ਜਾਣ ਦਾ

ਨਹੀਂ ਕਈ ਕਹਿੰਦੇ ਨੇ ਸਾਨੂੰ ਸਰਦੀ ਵਧੀਆ ਲੱਗਦੀ ਹੈ ਵੀ ਰਜਾਈ ਚ ਚੁੱਪ ਕਰਕੇ ਪਏ ਰਹੋ ਵੀ ਸਰਦੀਆਂ ਚ ਹੀ ਆਰਾਮ ਮਿਲਦਾ

ਸਰਦੀ ਚ ਇਸ ਤਰ੍ਹਾਂ ਹੁੰਦਾ ਨਾ ਵੀ ਸਰਦੀ ਚ ਕੋਈ ਕੰਮ ਨੀ ਹੁੰਦਾ ਹੈਗਾ ਜਿਵੇਂ ਘਰ ਦਾ ਕੋਈ ਕੰਮ ਨੀ ਹੁੰਦਾ ਹੈ ਬੱਸ ਅਈ ਕੀ ਬਸ ਅਮ ਬੈਠੇ ਰਹੋ ਆਪਣਾ ਇੱਕ ਥੋਂ ਰਜਾਈ ਦੇ ਵਿੱਚ ਗਰਮੀ ਦੇ time ਏਵੇਂ ਹੈ ਨਾ ਆਪਣਾ ਕੰਮ ਕਰਦੇ ਫਿਰੀ ਜਾਓ ਹਰ time ਪਾਣੀ ਵਿੱਚ ਰਹੋ ਬੱਸ ਹਾਂ ਗਰਮੀਆਂ ਵਿੱਚ ਤਾਂ ਚਾਰ ਚਾਰ ਵਾਰੀ ਨਹਾ ਵੀ ਲੈਂਦੇ ਨੇ ਹਾਂ ਫੇਰ ਉਹੀ ਹੈ ਨਾ ਗੋਰਾ ਵੀ ਹੋ ਜਾਂਦਾ ਨਹਾ ਨਹਾ ਕੇ

ਨਹੀਂ ਨਹੀਂ ਮੈਨੂੰ ਤਾਂ ਜਿਆਦਾ ਤਰ ਗਰਮੀ ਹੀ ਹੈ ਵੀ ਜਿਆਦਾਤਰ ਗਰਮੀ ਚ ਇੰਨਾ ਕਿ ਕੰਮ ਹੁੰਦਾ ਰਹਿੰਦਾ ਕਿਉਂਕਿ ladies ਲਈ ਤਾਂ ਇਹੀ ਚੀਜ਼ ਹੈ ਨਾ ਵੀ ਰਸੋਈ ਚ ਹਰ time ਰਹਿਣਾ

ਹਮ ਥੋਨੂੰ ਗਰਮੀ ਚੰਗੀ ਲੱਗਦੀ ਹੈ ਮੈਨੂੰ ਤਾਂ ਸਰਦੀ ਵਧੀਆ ਲੱਗਦੀ ਹੈਗੀ ਹੈ ਕਿ ਰਾਤ ਨੂੰ ਰਜਾਈ ਲੈਕੇ ਏਨ ਆਰਾਮ ਨਾਲ ਪਏ ਰਹੋ ਚਾਹੇ light ਹੋਵੇ ਨਾ ਹੋਵੇ ਲਾਇਟ dim ਹੋਵੇ ਕੋਈ ਚੱਕਰ ਨੀ ਹੈਗਾ ਨਹੀਂ ਸਾਡੇ ਤਾਂ ਕੋਈ ਉਹ ਨਹੀਂ ਹੈ ਮਤਲਬ ਕੀ ਗਰਮੀ ਜਿਆਦਾ ਪਸੰਦ ਹੈ ਗਰਮੀ ਚ ਇੰਨਾ ਤਾਂ ਹੈਗਾ ਵੀ ਇੱਕ ਬਸ ਅਮ ਪੱਖਾ ਲਗਾਓ ਪੱਖੇ ਦੇ ਨੀਚੇ ਜਿਵੇਂ ਮਰਜ਼ੀ ਪਏ ਰਹੋ ਵੈਸੇ ਕਈਆਂ ਨੂੰ ਬਾਰਿਸ਼ ਦਾ ਮੋਸਮ ਵਧੀਆ ਲੱਗਦਾ ਹੈਗਾ ਹਾਂ ਬਾਰਿਸ਼ ਅੱਛੀ ਲੱਗਦੀ ਹੈ ਮੈਂ ਬਹੁਤ ਬਾਰਿਸ਼ ਚ ਬਹੁਤ ਪਸੰਦ ਹੈ ਮੈਨੂੰ ਬਾਰਿਸ਼ ਅੱਚਾ ਕਈਆਂ ਦਾ ਹੈਗਾ ਬਾਰਿਸ਼ ਆ ਰਹੀ ਹੈ ਅੱਜ ਚਲੋ ਜੀ ਪਕੋੜੇ ਬਣਾ ਲੋ

ਇਹ ਵੀ ਬਹੁਤ ਵਧੀਆ ਮਤਲਬ ਕੇ ਬਾਰਿਸ਼ ਚ ਤਾਂ ਏਂ ਹੈ ਨਾ ਆਪਾਂ ਨੂੰ ਖਾਣ ਪੀਣ ਨੂੰ ਵੀ ਵਧੀਆ ਲੱਗਦਾ ਨਹੀਂ ਜੇ ਗਰਮੀ ਹੋਵੇ ਗਰਮੀ ਚ ਤਾਂ ਖਾਣ ਨੂੰ ਵੀ ਨੀ ਆਉਂਦਾ ਹੈਗਾ ਹਾਂਜੀ ਗਰਮੀਆਂ ਚ ਥੋੜੀ ਖਾਣ ਪੀਣ ਦੀ ਮਿੰਟ ਚ ਪਾਣੀ ਦੀ ਪਿਆਸ ਲੱਗੀ ਜਾਂਦੀ ਹੈ ਕਦੀ ਠੰਡਾ ਬਣਾਲੋ ਸ਼ਿਕੰਜਵੀ ਬਣਾ ਲੋ ਇਹ ਚੀਜ਼ਾਂ ਵਧ ਜਾਂਦੀਆਂ ਨੇ

ਸਰਦੀ ਚ ਏਵੇਂ ਹੁੰਦਾ ਚਾਹ ਕੋਫ਼ੀ ਪੀ ਲੋ

ਬਾਰਿਸ਼ ਦੇ ਮੋਸਮ ਚ ਪਕੋੜੇ ਪਕੁੜੇ ਖਾਲੋ ਯਾ ਕੋਈ ਕਰਾਰੀਆਂ ਚੀਜ਼ਾਂ ਖਾਲੋ ਹਾਂ ਫੇਰ ਉਹੀ ਹੈ ਨਾ ਅਮ ਜਿਵੇਂ ਗਰਮੀ ਚ ਤਾਂ am ਜਿਵੇਂ ਆਪਣਾ cold drink ਵਗੈਰਾ ਪੀ ਲੈਂਦੇ ਹਾਂ ਇਹ ਵੀ ਅੱਛਾ ਨਾ ਫੇਰ ਵੀ ਜਿੰਨੀ ਮਰਜ਼ੀ ਚੀਜ਼ਾਂ ਪੀਲੋ ਫੇਰ ਵੀ ਘਬਰਾਹਟ ਹੋਈ ਜਾਂਦੀ ਹੈਗੀ ਹੈ ਬਾਹਰ ਨਿਕਲਣ ਨੂੰ ਜੀ ਨੀ ਕਰਦਾ ਧੁੱਪ ਨੂੰ ਦੇਖ ਕੇ ਹਾਂ ਪਰ ਫੇਰ ਵੀ ਹੈ ਕਿ ਅਮ ਗਰਮੀ ਚ ਤਾਂ ਇਹੀ ਹੈ ਕੀ ਬਸ ਆਪਣਾ ਕਰੀ ਜਾਓ ਕੰਮ ਕੋਈ ਉਹ ਨਹੀਂ ਹੈ ਇੰਨਾ ਨੀ ਹੁੰਦਾ ਹੈ ਪਸੀਨਾ ਆਉਣਾ ਚਾਹਿਦਾ ਵੈਸੇ ਆਪਣੇ ਸ਼ਰੀਰ ਚੋ ਨਿਕਲਣਾ ਚਾਹੀਦਾ ਪਸੀਨਾ ਜਿੰਨਾ ਨਿਕਲਣਾ ਚਾਹੀਦਾ ਉਹ ਵਧੀਆ ਹਮ ਗਰਮੀਆਂ ਵਿੱਚ ਮਤਲਬ ਏਵੇਂ ਕੀ ਸੁਸਤੀ ਨੀ ਪੈਂਦੀ ਹੈ ਸਰਦੀਆਂ ਚ ਸੁਸਤੀ ਘੱਟ ਪੈਂਦੀ ਹੈਗੀ ਆ ਹਾਂ ਫੇਰ ਸਰਦੀ ਚ ਤਾਂ ਠੰਡ ਲੱਗੀ ਜਾਂਦੀ ਹੈ ਸੁਸਤੀ ਕਿਉਂ ਪੈਣੀ ਸੁਸਤੀ ਪੈਂਦੀ ਨੀ ਹੈਗੀ ਇਹ ਵੀ ਫਰਕ ਹੈ ਗਰਮੀ ਸਰਦੀ ਦਾ ਬਾਰਿਸ਼ ਹੋਗੀ ਜਿਵੇਂ

ਹਾਂ ਉਹਦਾ ਬਹੁਤ ਉਹ ਹੈ ਵੀ ਆਪਣਾ ਮੈਂ ਤਾਂ ਖੁਦ ਬਾਰਿਸ਼ ਵਿੱਚ ਨਹਾਉਂਦੀ ਵੀ ਹਾਂ ਪਰ ਇਹ ਹੈ ਨਾ ਕਈ ਵਾਰੀ ਬਾਰਿਸ਼ ਵਜਨ੍ਖੋਰ ਜਿਆਦਾ ਪੈ ਜਾਂਦੀ ਹੈ ਤਾਂ ਕਈ ਸ਼ਹਿਰਾਂ ਵਿੱਚ ਜਿਵੇਂ ਹੜ ਆ ਜਾਂਦੇ ਨੇ

ਫਸਲ ਆਪਣੇ ਦੇਖਲੋ ਕਿੰਨੀ ਡਿੱਗੀ ਹੋਈ ਹੈ ਸਾਰਾ ਮੀਂਹ ਦੇ ਕਾਰਨ ਹੀ ਹੋਇਆ ਪਿਆ ਉਹ ਕੰਮ ਵੀ ਜਿਵੇਂ ਸਾਰੀ ਬੀਛਗੀ ਕੋਈ ਉਹ ਨੀ ਹੈ ਦਾਨੇ ਸਾਰੇ ਡਿੱਗ ਰਹੇ ਨੇ ਨੀਚੇ ਸਾਰੀ ਕਣਕ ਦੀ ਫਸਲ ਗਿਰੀ ਪਈ ਹੈ ਤਾਂਹੀ ਤਾਂ ਭਾਰੀ ਨੁਕਸਾਨ ਕਿਸਾਨਾ ਨੂੰ ਭੁਗਤਨਾ ਪੈਂਦਾ ਹੈਗਾ ਹਾਂ ਇਹ ਬਾਰਿਸ਼ ਕਰਕੇ ਹੀ ਹੋ ਰਿਹਾ ਜਿਆਦਾਤਰ ਮੋਸਮ ਬਹੁਤ change ਹੋ ਰਿਹਾ ਨਾ ਕਦੀ ਪਹਿਲਾਂ ਤਾਂ ਧੁੱਪ ਨਿਕਲ ਗਈ ਧੁੱਪ ਨੇ ਕਣਕ ਪਕਾ ਟੀ ਹਮ ਮਤਲਬ time ਤੋਂ ਪਹਿਲਾਂ ਹੀ ਪੱਕ ਗਈ ਕਣਕ ਹੁਣ ਜਦੋਂ ਬਾਰਿਸ਼ ਆਗੀ ਬਾਰਿਸ਼ ਨੇ ਗੇਰ ਤੀ ਉਹ ਕਣਕ ਹਨੇਰੀ ਚੱਲ ਗਈ

ਹਾਂ ਹੁਣ ਫੇਰ ਰੇਟ ਵਧ ਜਾਣੇ ਮੋਸਮ ਕਰਕੇ ਹੀ ਹੋ ਰਿਹਾ ਇਹ ਤੇ ਫੇਰ ਖ਼ਰਾਬ ਜਿਹੜੀ ਕਣਕ ਹੈ ਖਾ ਕੇ ਫੇਰ ਸ਼ਰੀਰਕ ਨੁਕਸਾਨ ਹੋ ਜਾਂਦਾ ਹੈਗਾ ਹਾਂ ਉਹ ਤਾਂ ਹੈ ਫੇਰ ਉਹੀ ਨਾ ਇਹ ਪਤਾ ਕਿ ਕਰਦੇ ਸਪਰੇਆਂ ਵਗੈਰਾ ਹੋਣ ਲੱਗ ਜਾਂਦੀਆਂ ਨਾ ਵੀ ਚੱਲ ਜਦ ਆਹ ਮੀਂਹ ਵਗੈਰਾ ਪੈਣਾ ਉਹਤੋਂ ਪਹਿਲਾਂ ਹੀ ਉਹ ਸਪਰੇਆਂ ਕਰਨ ਲੱਗ ਜਾਂਦੇ ਨੇ ਨਾ ਵੀ ਸਾਡੀ ਕਣਕ ਬਚੀ ਰਹੇ ਬੇਮੋਸਮੀ ਬਾਰਿਸ਼ ਕਰਕੇ ਘਰ ਘਰ ਖਾਂਸੀ ਜੁਕਾਮ ਵੀ ਫੇਲਿਆ ਹੋਇਆ ਬਹੁਤ ਜਿਆਦਾ ਮੈਨੂੰ ਤਾਂ ਬਹੁਤ ਜਿਆਦਾ ਹੋ ਗਿਆ ਸੀ ਵਿੱਚ ਜੇ ਨੂੰ ਜਿਵੇਂ ਮਤਲਬ ਖੰਗ ਵੀ ਹੋਗੀ ਜੁਕਾਮ ਵੀ ਹੋਗਿਆ ਫੇਰ ਮਤਲਬ ਬੁਖਾਰ ਵੀ ਨਾਲ ਦੇ ਨਾਲ ਹੋਗਿਆ

ਬਾਰਿਸ਼ ਪੈ ਗਈ ਇੱਧਰੋਂ ਆਪਾਂ ਬਾਹਰ ਜਾਣਾ ਹੁੰਦਾ ਕੰਮ ਤੇ ਕਣੀਆ ਪੈ ਹੀ ਜਾਂਦੀਆਂ ਨੇ ਸਿਰ ਤੇ ਸਰਦੀਆਂ ਦੀ ਬਾਰਿਸ਼ ਤਾਂ ਵੈਸੇ ਹੀ ਖ਼ਰਾਬ ਕਰਦੀ ਹੈ

ਉਹਦੇ ਨਾਲ ਹੀ ਬਸ ਇਹ ਕੰਮ ਹੋ ਜਾਂਦਾ ਮੇਰਾ ਤਾਂ ਬਹੁਤ ਬੁਰਾ ਹਾਲ ਹੋਗਿਆ ਸੀ doctor ਵੀ ਕਹਿਣ ਲੱਗ ਗਏ ਸੀ ਵੀ ਆਪ ਥੋੜਾ ਸਰਦੀ ਤੋਂ ਬਚ ਕੇ ਰਹੋ ਅਮ ਕੋਟੀ ਹਲੇ ਤੱਕ ਤਾਰੋ ਨਾ ਮੈਂ ਥੋੜੀ ਹੁਣ ਤੱਕ ਕੋਟੀ ਉਤਾਰੀ ਸੀ ਮੈਂ ਤਾਂ ਲੈਕੇ ਆਉਂਦੀ ਸੀ ਕੋਟੀ ਪਾਕੇ ਵੈਸੇ ਹੁਣ ਮਾਰਚ ਦੇ ਮਹੀਨੇ ਚ ਵੈਸੇ ਪਿਛਲੀ ਮਾਰਚ ਨੂੰ ਤਾਂ ਬਹੁਤ ਜਿਆਦਾ ਇਹਨਾ ਦਿਨਾ ਵਿੱਚ ਗਰਮੀ ਪੈਗੀ ਸੀਗੀ

ਪਤਲੇ ਕੱਪੜੇ ਹੀ ਪਾਉਣੇ ਸ਼ੁਰੂ ਕਰਤੇ ਸੀ ਪੱਖੇ full ਸਪੀਡਾ ਤੇ ਚੱਲਦੇ ਸੀ ਲੇਕਿਨ ਇਸ ਮਾਰਚ ਤਾਂ ਗਰਮੀ ਜਾਂਦੀ ਹੈ ਵਾਪਿਸ ਸਰਦੀ ਆ ਜਾਂਦੀ ਹੈ

ਚਲੋ ਮੋਸਮ ਇਹੀ ਹੋਇਆ ਪਿਆ ਨਾ ਸਰਦੀ ਆਲਾ ਦੋ ਦਿਨ ਤੇਜ਼ ਧੁੱਪ ਨਿਕਲੀ ਹੈ ਤਾਂ ਅਸੀਂ ਵੀ ਸਾਰੇ ਕੱਪੜੇ ਸਾਂਭ ਦਈਏ ਤੇ ਹੁਣ ਮਤਲਬ ਕਿ ਕੱਪੜੇ ਸਾਂਭੇ ਨੇ ਤੇ ਬਾਰਿਸ਼ ਆਗੀ ਪਿੱਛਲੇ ਹਫਤੇ ਤੇ ਦੋ ਦਿਨ ਧੁੱਪ ਨਿਕਲੀ

ਹੁਣ ਬਾਰਿਸ਼ ਪਤਾ ਨੀ ਫੇਰ ਕਿੰਨੇ ਦਿਨ ਆਗੀ ਹੁਣ ਬਾਹਰ ਨਿਕਲੋ ਠੰਡ ਲੱਗਦੀ ਹੈ ਹੁਣ ਕਹਿ ਰਹੇ ਆ ਵੀ ਇੱਕ ਤਰੀਕ ਤੱਕ ਮੋਸਮ ਬੋਲ ਰਿਹਾ ਵੀ ਬਾਰਿਸ਼ ਰਹਿਣੀ ਆ ਕਹਿ ਰਹੇ ਆ ਹਫਤਾ ਹੋਰ ਬਾਰਿਸ਼ ਪੈਣੀ ਹੈ ਦੇਖੋ ਹੁਣ ਸਰਦੀ ਆਉਂਦੀ ਆ ਕੇ ਗਰਮੀ ਆਉਂਦੀ ਆ ਪਤਾ ਨੀ ਚੱਲਦਾ ਹੈਗਾ ਹਾਂਜੀ ਉਹਦਾ ਪਤਾ ਨੀ ਲੱਗ ਰਿਹਾ ਕੁੱਛ ਵੀ ਕਿ ਅਹ ਕਿੰਨਾ ਕ ਹੋਣਾ

ਤੇ ਅੱਚਾ ਗਰਮੀਆਂ ਵਿੱਚ ਵੀ ਅੱਗੇ ਹੁੰਦਾ ਸੀ ਵੀ ਹਾੜ੍ਹ ਦੀ ਪੰਦਰਾਂ ਨੂੰ ਬਾਰਿਸ਼ ਪੈਣੀਆਂ ਹੀ ਪੈਣੀਆਂ

ਉਹਦੇ ਨਾਲ ਬੰਦਾ ਇੰਨਾ ਜਿਆਦਾ down ਹੋ ਜਾਂਦਾ ਵੀ ਕੰਮ ਕਰਨਾ ਹੀ ਬਿਲਕੁਲ ਔਖਾ ਹੋ ਜਾਂਦਾ ਨਹੀਂ ਉਹੀ ਦਵਾਈਆਂ ਤੇ ਹੀ ਚੱਲ ਜਾਂਦਾ ਖਰਚਾ

ਜਦੋਂ ਮਤਲਬ ਬਾਰਿਸ਼ ਦਾ ਮੋਸਮ ਨਿੱਕਲ ਜਾਂਦਾ ਹੈਗਾ ਫੇਰ ਬਾਰਿਸ਼ਾਂ ਪੈ ਜਾਂਦੀਆਂ ਨੇ ਹਾਂ ਉੱਦਾਂ ਦੇਖਿਆ ਕਿਸੇ ਮਤਲਬ ਕਿ ਸ਼ਹਿਰ ਵਿੱਚ ਵੀ Europe ਚ ਵੀ ਮਤਲਬ ਉੱਥੇ ਇੰਨਾ ਵਗੈਰਾ ਸੋਕਾ ਵਗੈਰਾ ਪੈਂਦਾ ਕਿ ਬਿਲਕੁਲ ਵੀ ਬਾਰਿਸ਼ ਨੀ ਪੈਂਦੀ ਹੈਗੀ ਉਹਨਾ ਦੇ ਉਹ ਚ ਦੇਸ਼ ਚ ਤੇ ਉੱਥੇ ਬਾਰਿਸ਼ ਨਹੀਂ ਪੈਂਦੀ ਤੇ ਸਾਡੇ ਮੱਲੋ ਮੱਲੀ ਬਾਰਿਸ਼ ਆ ਜਾਂਦੀ ਹੈ ਤੇ ਜੇ ਬਾਰਿਸ਼ਾਂ ਇੱਧਰ ਗਰਮੀ ਚ ਸੋਕਾ ਪਿਆ ਹੁੰਦਾ ਤੇ ਉੱਤਰਾਖੰਡ ਵਾਲੀ side ਹੜ ਆ ਜਾਂਦੇ ਨੇ ਲੋਕਾਂ ਦਾ

ਨੁਕਸਾਨ ਹੋਇਆ ਉੱਧਰ ਮਕਾਨ ਤੱਕ ਰੁੜ ਗਏ ਪਾਣੀ ਚ

ਉਹਨਾ ਦਾ ਵੀ ਕਾਫੀ ਜਿਆਦਾ ਜਿਵੇਂ ਦੇਖਿਆ ਸੀ ਅਸੀਂ ਪਿਛਲੀ ਵਾਰ ਜਿਵੇਂ ਕਹਿੰਦੇ ਸੀ ਆਹ ਆਪਣਾ ਬਾਹਰਲੇ ਦੇਸ਼ ਚ ਉਹ ਹੋਏ ਸੀ ਨਾ ਇਹ ਕਿ ਇਹ ਬਹੁਤ ਜਿਆਦਾ ਮੀਂਹ ਪੇ ਗਿਆ ਫੇਰ ਇੰਨੇ ਇੰਨੇ ਹੜ ਆ ਗਏ ਸਾਰੇ ਲੋਕ ਛੱਤ ਤੇ ਚੜ ਗਏ ਇੰਨਾ ਇੰਨਾ ਪਾਣੀ ਆ ਖੜ ਗਿਆ ਆ ਕੇ ਗੱਡੀਆਂ ਡੁੱਬ ਦੀਆਂ ਯੇ ਵੋ ਤੇ ਆਂ ਪਿਛਲੇ ਛੱਬੀ ਜਨਵਰੀ ਦਾ program ਸੀਗਾ ਬੱਚਿਆਂ ਨੇ full ਤਿਆਰੀ ਕੀਤੀ ਸੀ function ਦੀ ਗਣਤੰਤਰਾ ਦਿਵਸ ਦੀ

ਸਾਡੇ ਵੀ ਉਰੇ ਫੇਰ ਮਤਲਬ ਦਾਣਾ ਮੰਡੀ ਗਏ ਸੀਗੇ ਉੱਥੀ ਮਤਲਬ ਕਿ ਸ਼ੇਡ ਦੇ ਨੀਚੇ ਹੀ ਕੀਤੀ ਸੀ ਉਹਨਾ ਨੇ ਤਿਆਰੀ ਵਗੈਰਾ ਸਾਰੀ

ਸਾਰਾ ਉੱਥੇ ਕਰਨਾ ਪੈਗਿਆ ਉਹੀ ਬੱਚਾ ਕੋਈ ਬੀਮਾਰ ਪੈਗਿਆ ਕਿ ਕੁਛ ਹੋਗਿਆ ਕੋਈ ਜਾ ਨੀ ਪਾਇਆ ਕਿਉਂਕਿ ਮੀਂਹ ਇੰਨਾ ਜਿਆਦਾ ਸੀ ਨਾ ਵਜਨਖੋਰ ਜਿਆਦਾ ਪੈਗਿਆ ਤਾਂ ਮਤਲਬ ਕੀ ਇੱਕਦਮ ਪ੍ਰੋਗ੍ਰਾਮ੍ ਚੱਲ ਰਿਹਾ ਸੀ ਬਾਰਿਸ਼ ਆਗੀ ਭੱਜ ਨੱਠ ਹੀ ਪੈਗੀ ਕੋਈ ਕਿੱਧਰ ਨੂੰ ਭੱਜੇ ਕੋਈ ਕਿੱਧਰ ਨੂੰ ਭੱਜੇ

ਹਾਂ program ਦਾ ਤਾਂ ਪਤਾ ਹੀ ਨੀ ਲੱਗਿਆ ਵੀ ਕਿਆ ਹੋਇਆ ਕਿਆ ਨਹੀਂ ਫੇਰ ਤਾਂ ਉਹ ਦਰੀਆਂ ਹੀ ਸਾਂਭ ਦੇ ਰਹੇ ਕੋਈ ਆਹ ਸਮਾਨ ਚੱਕਲੋ ਕੋਈ ਉਹ ਸਮਾਨ ਚੱਲ ਲੋ ਇਹ ਕਰਲੋ ਉਹ ਕਰਲੋ ਹੋਰ ਦੋ ਦਿਨ ਪਹਿਲਾਂ ਅਸੀਂ marriage ਤੇ ਜਾਣਾ ਸੀਗਾ ਹਾਂਜੀ ਅਸੀਂ ਮਤਲਬ ਕੇ full ਤਿਆਰੀ ਕਰੀ ਹੋਈ ਸੀ ਐਨ ਪਾਏ ਹੋਏ ਲਿਆਂਦੇ ਹੋਏ ਸੀ ਵਗੈਰਾ ਸਾਰੇ marriage ਆਗੀ ਹੁਣ ਥੋੜਾ ਜਾ ਮੋਸਮ change ਹੈ ਤੇ ਬਾਰਿਸ਼ ਦੀ ਵਜਾਹ ਨਾਲ ਤਾਂ ਸਾਡੇ ਕੋਲ marriage ਜਾਣਾ ਹੀ cancel ਹੋਗਿਆ ਉਹੀ ਹੈ ਕਿ ਬਾਰਿਸ਼ ਮੈਂ ਪਿਛਲੇ ਹਫਤੇ ਜਾ ਕੇ ਆਈ ਹਾਂ ਮਤਲਬ marriage ਤੇ ਹੀ ਉਸ time ਇੰਨਾ ਮੀਂਹ ਪਿਆ ਇੰਨਾ ਮੀਂਹ ਪਿਆ ਰਾਤ ਨੂੰ ਮਤਲਬ ਕੀ ਟੇਂਟ ਲਗਾ ਲਿਆ ਉਹਨਾ ਨੇ ਟੈਂਟ ਵੀ ਪੂਰਾ ਹੀ ਭਿੱਜ ਗਿਆ ਹਟਿਆ ਹੀ ਨੀ ਮੀਂਹ ਹਟਿਆ ਹੀ ਨੀ ਤੇ ਫੇਰ ਉਹਨਾ ਨੇ ਕਹਿੰਦੇ ਹੁੰਦੇ ਆ ਵੀ ਜਦ ਇਹੋ ਜਿਹਾ ਕੁੱਝ ਆਵੇ ਤਾਂ ਮਾਂਹ ਦੱਬ ਦੋ ਪਤਨਾਲੇ ਨੀਚੇ ਹਾਂ ਕਹਿੰਦੇ ਆ ਵੀ ਇੱਕ ਰਸਮ ਕਰਦੇ ਆ ਵੀ ਜੇ marriage ਹੋਵੇ ਕਿਸੇ ਦੀ ਬਾਰਿਸ਼ ਨਾ ਰੁਕੇ ਹਾਂ ਵੀ ਜਿਹਦੀ marriage ਹੁੰਦੀ ਆ ਵੀ ਉਹ

ਹਾਂ ਮਾਂਹ ਦਬਾਉਂਦੇ ਨੇ ਸਾਡੇ ਵੀਰੇ ਨੇ ਦੱਬੇ ਸੀਗੇ ਨਾ ਮਾਂਹ ਫੇਰ ਕਿਤੇ ਜਾ ਕੇ ਫੇਰ ਬਾਅਦ ਚੋ ਮੋਸਮ ਠੀਕ ਹੋਇਆ ਵੀ ਹਟ ਗਿਆ ਫੇਰ DJ ਡੁਜੇ ਲੱਗੇ ਫੇਰ ਜਦ DJ ਦੂਜੇ ਚੱਕ ਹੋਗੇ ਫੇਰ ਦੁਬਾਰਾ ਮੀਂਹ ਆਗਿਆ ਇੰਨਾ ਸ਼ੁਕਰ ਹੈ ਵੀ ਸਾਡੇ DJ ਵਗੈਰਾ ਚੱਲ ਗਏ ਸੀਗੇ ਨਹੀਂ ਸਾਨੂੰ ਔਖਾ ਸੀਗਾ ਅਸੀਂ ਤਾਂ ਸੋਚ ਰਹੇ ਸੀ ਵੀ ਜਾਗੋ ਵੀ ਨਹੀਂ ਨਿਕਲਨੀ ਇੰਨੇ ਕੱਪੜੇ ਖ਼ਰਾਬ ਹੋਗੇ ਸੀਗੇ ਕਿਉਂਕਿ ਸਾਰੀ ਗਲੀਆਂ ਚ ਗੰਦ ਹੀ ਗੰਦ ਬਹੁਤ

ਇਹ ਜਿਹੜਾ ਬਾਰਿਸ਼ ਤਾਂ ਚਲੋ ਆਕੇ ਹੱਟ ਜਾਂਦੀ ਹੈਗੀ ਹੈ ਥੋੜੀ ਦੇਰ ਬਾਅਦ ਜਾਂ ਘੰਟਾ ਦੋ ਘੰਟੇ ਰੁਕ ਵੀ ਜਾਂਦੀ ਹੈ ਲੇਕਿਨ ਜਿਹੜਾ ਸੜਕਾਂ ਤੇ ਪਾਣੀ ਸੜਕਾਂ ਤੇ ਤਾਂ ਬਹੁਤ ਬੁਰਾ ਹਾਲ ਹੈ ਹਾਂ ਬਹੁਤ ਜਿਆਦਾ ਬੁਰਾ ਹਾਲ ਹੋ ਜਾਂਦਾ ਹੈ

ਫੇਰ ਪਾਣੀ ਖੜ ਗਿਆ ਉੱਧਰ ਨਾਲੀਆਂ ਦਾ ਗੰਦ ਬਾਹਰ ਆ ਜਾਂਦਾ ਚਲਨਾ ਮੁਸ਼ਕਿਲ ਹੋ ਜਾਂਦਾ

ਫੇਰ ਇੱਕ ਹੋਰ ਗੱਲ ਹੈ ਬਾਰਿਸ਼ ਦੇ ਮੋਸਮ ਚ smell ਬਹੁਤ ਗੰਦੀ ਆਉਂਦੀ ਹੈ

ਮਤਲਬ ਕੀ ਦਿਲ ਕੱਚਾ ਜਾ ਹੋਈ ਜਾਉ

ਸ਼ਹਿਰਾਂ ਚ ਮਤਲਬ ਕਿ ਹੋ ਜਾਂਦਾ ਜਿਵੇਂ ਸ਼ਹਿਰਾਂ ਚ ਬਹੁਤ ਗੰਦੀ smell ਆਉਂਦੀ ਆ ਪਿੰਡਾਂ ਵਿੱਚ ਨਾ ਮਿੱਟੀ ਦੀ smell ਉੱਠਦੀ ਉਸ time

ਤੇ ਜਿਵੇਂ ਮਤਲਬ ਕੀ ਉਹਨੂੰ ਦੇਖਿਆ ਨਾ ਤੁਸੀਂ ਅਮ ਧੁੱਪ ਨਿਕਲੀ ਹੁੰਦੀ ਆ ਤੇ ਮੀਂਹ ਪੈਂਦਾ ਹੁੰਦਾ

ਕੋਈ ਜਾਂਦਾ ਹੀ ਨੀ ਹੈਗਾ ਵੀ ਬਹੁਤ ਜਿਆਦਾ ਬਾਰਿਸ਼ ਹੈ ਚਲੋ ਰਹਿਣ ਦਿਓ

ਪਹਿਲਾਂ ਮੇਲੇ ਵਾਂਗੂ ਲੱਗਿਆ ਰਹਿੰਦਾ ਵੀ ਬਜਾਰਾਂ ਦੇ ਵਿੱਚ ਮੇਲਾ ਆਉਂਦਾ ਜਿਵੇਂ ਉਸ ਤਰ੍ਹਾਂ ਫਿਰੀ ਜਾਂਦੇ ਆ ਲੋਕ ਬਾਰਿਸ਼ ਦੇ ਕਾਰਨ ਤਾਂ ਫੇਰ ਬਾਹਰ ਹੀ ਨੀ ਨਿਕਲਦੇ ਵੀ ਅਸੀਂ ਬਾਹਰ ਜਾਈਏ ਜਾਂ ਨਹੀਂ ਜਾਈਏ ਜਾਂ ਨਾ ਬਾਰਿਸ਼ ਚ ਤਾਂ ਏਵੇਂ ਹੁੰਦਾ ਸਬਜ਼ੀ ਵੀ ਲੈਣ ਨਾ ਜਾਣਾ ਪਵੇ ਜੇ ਘਰ ਕੋਈ ਦਾਲ ਦੂਲ ਹੈਗੀ ਹੈ ਤਾਂ ਉਹੀ ਬਣਾਲੋ ਹਾਂ ਅਸੀਂ ਵੀ ਇਹੀ ਕਰਦੇ ਹਾਂ ਫੇਰ ਬਾਹਰ ਤੋਂ ਮਤਲਬ ਕੁੱਛ ਚੀਜ਼ ਲੈਂਦੇ ਹੈਗੇ ਅਸੀਂ ਅੰਦਰ ਆਪਣੇ ਕਰ ਲੈਂਦੇ ਹਾਂ

ਘਰਦੇ ਵੀ ਨੀ ਬੋਲਦੇ ਨਾ ਵੀ ਤੁਸੀਂ ਬੀਮਾਰ ਹੋਜੋੰਗੇ ਤੁਸੀਂ ਬਾਹਰ ਨਾ ਜਾਓ ਜਾਂ ਉੱਪਰ ਨਾ ਜਾਓ ਤੁਸੀਂ ਤੁਸੀਂ ਜਿਆਦਾ ਬੀਮਾਰ ਹੋਜੋੰਗੇ ਕਈ ਕੰਮ ਬਾਰਿਸ਼ ਕਾਰਣ ਰੁਕ ਜਾਂਦੇ ਨੇ

ਕਾਫੀ ਮਤਲਬ ਉਹ ਹੋ ਜਾਂਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਜਾਂ ਜੋ ਕਿਸੇ ਨੇ job ਤੇ ਜਾਣਾ ਹੈਗਾ ਤਾਂ late ਹੋ ਜਾਂਦਾ ਕਈ ਵਾਰੀ ਬੱਸ ਨੀ ਮਿਲਦੀ

ਇਹੀ ਹੈ ਨਾ ਵੀ ਆਪਾਂ ਨੇ ਜਿਵੇਂ job ਤੇ ਜਾਣਾ ਆਪਾਂ ਨੇ ਤੇ ਪਹਿਲਾਂ ਛੱਡ ਕੇ ਆਓ ਕਿਸੇ ਨੂੰ ਕਿਸੇ ਨੂੰ ਮੈਨੂੰ ਉਹ ਕਰੋ

ਤੋਂ ਲੈਣ ਜਾਣਾ ਛੱਡ ਕੇ ਆਉਣਾ ਇੰਨਾ ਤਾਂ ਬਾਰਿਸ਼ ਕਰਕੇ ਫੇਰ ਰਿਕਸ਼ੇ ਵੀ ਨੀ ਮਿਲਦੇ ਹੈਗੇ ਹਾਂ ਇਹ ਰਿਕਸ਼ੇ ਵੀ ਬਹੁਤ ਉਹ ਜਾਂਦਾ ਬਾਰਿਸ਼ਾਂ time bus stand ਤੇ ਰਿਕਸ਼ੇ ਨੀ ਹੁੰਦੇ ਕਿਉਂਕਿ ਰਿਕਸ਼ੇ ਵਾਲੇ ਘਰੋਂ ਨੀ ਜਾਂਦੇ ਹੈਗੇ ਬਾਰਿਸ਼ ਰੁਕੇ ਤੇ ਜਾਣਗੇ ਨਾਲੇ ਹੁਣ time ਸਿਰ ਜਾਣਾ bus ਨੇ ਨੀ ਉਹਨਾ ਨੂੰ ਤਾਂ ਦਿੱਕਤ ਆਉਂਦੀ ਹੈ

ਉਹਨਾ ਨੇ ਆਪਣੀ job ਤੇ time ਸਿਰ ਪਹੁੰਚਣਾ ਨਾ ਲੇਕਿਨ ਕਈ ਵਾਰ ਏਂ ਹੋ ਜਾਂਦਾ ਵੀ ਹਾਂ ਕਿੰਨੀ ਜਿਆਦਾ ਬਾਰਿਸ਼ ਹੋ ਰਹੀ ਹੈ ਵੀ ਆਪਾਂ ਜਾ ਹੀ ਨੀ ਪਾਉਂਦੇ ਘਰਾਂ ਹੀ ਬੈਠ ਜਾਂਦੇ ਹਾਂ ਘਰ ਤੋਂ ਕੰਮ ਕਰ ਲੈਂਦੇ ਹਾਂ ਲੇਕਿਨ ਜੋ ਕੰਮ ਆਪਾਂ ਨੇ job ਤੇ ਜਾ ਕੇ ਕਰਨਾ ਉਹ job ਤੇ ਹੀ ਹੈ ਘਰ ਬੈਠ ਕੇ ਇੰਨਾ ਕੰਮ ਨਹੀਂ ਹੁੰਦਾ ਹੈਗਾ ਆਪਣੇ ਤੋਂ ਉਹੀ ਹੈ ਨਾ ਵੀ ਮਤਲਬ ਕੇ ਆਪਾਂ ਗਰਮੀ ਵੀ ਬਰਦਾਸ਼ਤ ਕਰ ਲੈਂਦੇ ਹਾਂ ਚਲੋ ਪੱਖੇ ਥੱਲੇ ਬੈਠ ਗਏ ਜੀ ਹੱਲ ਨਿਕਲ ਆਉਂਦਾ ਸਰਦੀ ਦਾ ਵੀ ਹੱਲ ਹੈਗਾ ਆਪਣਾ ਗਰਮ ਕੱਪੜੇ ਪਾ ਲੈਂਦੇ ਹਾਂ

ਲੇਕਿਨ ਬਾਰਿਸ਼ ਦਾ ਥੋੜਾ ਉਹ ਹੁੰਦਾ ਅੱਜਕਲ ਥੋੜਾ raincoat ਪਾ ਕੇ ਜਾਓ ਹਾਂ ਫੇਰ ਉਹੀ ਹੈ ਨਾ raincoat ਪਾ ਕੇ

ਚਲੋ ਇਹ ਹੈ ਵੀ ਗਿੱਲੇ ਹੋਣ ਤੋਂ ਤਾਂ ਬਚਦਾ ਨਾ ਲੇਕਿਨ ਗਰਮੀ ਸਰਦੀ ਜਿਹੜੀ ਮਤਲਬ ਕੀ ਲੱਗਦੀ ਹੈ ਸ਼ਰੀਰ ਨੂੰ ਉਹ ਥੋੜਾ ਜਾ ਨੁਕਸਾਨ ਕਰ ਦਿੰਦੀ ਹੈਗੀ ਹੈ ਹੋਰ ਤਾਂ ਚੱਲੀ ਤਾਂ ਸਾਰਾ ਕੁੱਝ ਜਾਂਦਾ ਹੀ ਹੈ

ਹਾਂਜੀ ਠੀਕ ਹੈ ਜੀ okay